ਸਾਥੀਉ ਨਮਸਕਾਰ
ਜਿੳੇਜੇਬਰਾ ਵਿਚ ਸਮਮਿਤੀ ਰੂਪਾਂਤਰ ਦੇ ਇਸ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਯੂਟੋਰਿਅਲ ਵਿਚ ਅਸੀਂ ਸਮਮਿਤੀ ਰੂਪਾਂਤਰ ਸਿੱਖਾਂਗੇ ਜਿਵੇਂ ਕਿ ਰੇਖਾ ਸਮਮਿਤੀ ਕਰ ਸਮਮਿਤੀ ਅਤੇ ਮਾਪ ਤੇ ਸਥਿਤੀ ਦੇ ਨਾਲ ਆਕਾਰ ਦਾ ਵਿਸਤਾਰ ਕਰਨਾ ਵੀ ਸਿੱਖਾਂਗੇ
ਅਸੀਂ ਮੰਨਦੇ ਹਾਂ ਕਿ ਤੁਹਾਨੂੰ ਜਿਉਜੇਬਰਾ ਦਾ ਮੁੱਢਲਾ ਗਿਆਨ ਹੈ
ਜੇ ਕਰ ਨਹੀਂ ਤਾਂ ਕ੍ਰਿਪਾ ਕਰਕੇ ਸਬੰਧਤ ਟਿਯੂਟੋਰਿਅਲ ਲਈ ਸਾਡੀ ਵੈਬਸਾਈਟ ਤੇ ਜਾਉ
ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਇਸਤੇਮਾਲ ਕਰ ਰਹੀ ਹਾਂ ਲਿਨਕਸ ਅੋਪਰੇਟਿੰਗ ਸਿਸਟਮ ਉਬੰਤੂ ਵਰਜ਼ਨ 1110 ਲਿਨਕਸ ਆਪਰੇਟਿੰਗ ਸਿਸਟਮ ਉਬੁੰਟੂ ਵਰਜ਼ਨ 1110 ਜਿਉਜੇਬਰਾ ਵਰਜ਼ਨ 32470
ਅਸੀਂ ਇਹਨਾਂ ਜਿਉਜੇਬਰਾ ਟੂਲਜ਼ ਦਾ ਇਸਤੇਮਾਲ ਕਰਾਂਗੇ
ਰਿਫਲੈਕਟ ਅੋਬਜੇਕਟ ਅਬਾਉਟ ਲਾਈਨ ਰੋਟੇਟ ਅੋਬਜੇਕਟ ਅਰਾਉਂਡ ਪੋਆਇੰਟ ਬਾਏ ਐਂਗਲ ਡਾਇਲੇਟ ਅੋਬਜੇਕਟ ਫਰਾਮ ਏ ਪੋਆਇੰਟ ਬਾਏ ਫੈਕਟਰ ਸੈਮੀਸਰਕਲ ਥਰੂ ਟੂ ਪੋਆਇੰਟਜ਼ ਰੈਗੁਲਰ ਪੋਲੀਗਨ ਐਂਡ ਲੰਬ ਦੋਭਾਜਕ ਰੂਪਾਂਤਰ ਦੀ ਪਰਿਭਾਸ਼ਾ ਜਿਉਮੈਟਰਿਕ ਚਿੱਤਰ ਦਾ ਸਮਮਿਤੀ ਰੂਪਾਂਤਰ ਹੈ ਇਕ ਧੁਰੇ ਦੇ ਪੱਧਰ ਤੇ ਇਸਦੀ ਸਥਿਤੀ ਆਕਾਰ ਜਾਂ ਰੂਪ ਵਿਚ ਬਦਲਾੳੇ
ਮੂਲ ਚਿੱਤਰ ਨੂੰ ਅੋਬਜੇਕਟ ਕਹਿੰਦੇ ਹਨ
ਰੂਪਾਤਂਰਿਤ ਆਕਾਰ ਨੂੰ ਇਮੇਜ ਕਹਿੰਦੇ ਹਨ
ਪ੍ਰਤਿਬਿੰਬ ਸਮਮਿਤੀ ਨੂੰਰਿਫਲੇਕਸ਼ਨ ਸਮੀਟਰੀ ਰੇਖਾ ਸਮਮਿਤੀ ਵੀ ਕਹਿੰਦੇ ਹਨ
ਸਮਮਿਤੀ ਦੀ ਉਹ ਕਿਸਮ ਜਿਥੇ ਇਕ ਅੱਧ ਦੂਜੇ ਅੱਧੇ ਦਾ ਪ੍ਰਤਿਬਿੰਬ ਹੁੰਦਾ ਹੈ ਤੁਸੀਂ ਇਮੇਜ ਨੂੰ ਫੋਲਡ ਕਰਕੇ ਦੋਹਾਂ ਅੱਧੇ ਹਿੱਸਿਆਂ ਦਾ ਸਹੀ ਮਿਲਾਨ ਕਰ ਸਕਦੇ ਹੋ
ਸਮਮਿਤੀ ਰੇਖਾ ਉਹ ਰੇਖਾ ਹੈ ਜਿਸ ਉੱਤੇ ਚਿੱਤਰ ਪ੍ਰਤਿਬਿੰਬਤ ਹੁੰਦਾ ਹੈ
ਆਉ ਜਿਉਜੇਬਰਾ ਵਿੰਡੋ ਤੇ ਜਾਂਦੇ ਹਾਂ ਡੈਸ਼ ਹੋਮgtgt ਮੀਡਿਆ gtgtਐਪਸ gtgtਅੰਡਰ ਟਾਈਪgtgtਚੂਜ਼ ਐਜੂਕੇਸ਼ਨgtgt ਦਸ਼ ਹੋਮ ਜੀਟੀਜੀਟੀਮੀਡੀਆ ਐਪਸਗਟਗਟੰਡਰ ਟਾਈਪ ਜੀਟੀਜੀਟੀਚੂਸ ਐਡੂਕੇਸ਼ਨਗਟਗਟ ਅਤੇ ਜਿਉਜੇਬਰਾ ਵੇਖੋ
ਇਸ ਟਿਯੂਟੋਰਿਅਲ ਲਈ ਮੈਂ ਐਲਜੇਬਰਿਕ ਵਿਊ ਨੂੰ ਬੰਦ ਕਰ ਰਹੀ ਹਾਂ
ਐਲਜੇਬਰਿਕ ਵਿਊ ਤੇ ਕੋਲਜ਼ ਬਟਨ ਤੇ ਕਲਿਕ ਕਰੋ
ਆਉ ਸਮਮਿਤੀ ਦੀ ਰੇਖਾ ਨਾਲ ਸ਼ੁਰੂਆਤ ਕਰਦੇ ਹਾਂ
ਆਉ ਪਹਿਲਾਂ ਇਕ ਸਮਭੁਜ ਤ੍ਰਿਕੋਣ ਬਣਾਈਏ
ਟੂਲਬਾਰ ਤੋਂ ਰੈਗੂਲਰ ਪੋਲੀਗਨ ਟੂਲ ਸਲੈਕਟ ਕਰੋ
ਡਰਾਈਂਗ ਪੈਡ ਤੇ ਬਿੰਦੂ A B ਤੇ ਕਲਿਕ ਕਰੋ ਅਤੇ ਭਾਗਾਂ ਦੀ ਸੰਖਿਆ ਲਈ 3 ਐਂਟਰ ਕਰੋ
ਇਕ ਸਮਭੂਜ ਏਬੀਸੀ ਬਣ ਗਿਆ ਹੈ
ਆਉ ਹੁਣ ਤ੍ਰਿਕੋਣ ਦੇ ਇਕ ਭਾਗ ਤੇ ਇਕ ਲੰਬਰੇਖਾ ਖਿੱਚੀਏ
ਲੰਬ ਦੋਭਾਜਕ ਟੂਲ ਚੁਣੋ ਅਤੇ ਭਾਗ ਏਸੀ ਤੇ ਕਲਿਕ ਕਰੋ
ਪੋਆਇਂਟ ਟੂਲ ਚੁਣੋ ਅਤੇ ਤ੍ਰਿਕੋਣ ਦੇ ਅੰਦਰ ਇਕ ਬਿੰਦੂ ਬਣਾਉ
ਕਿਸੇ ਇਕ ਸਿਖਰ ਵਲ ਬਿੰਦੂ D ਦੀ ਥਾਂ ਬਦਲੋ
ਬਿੰਦੂ D ਤੇ ਕਲਿਕ ਕਰੋ ਅਤੇ ਟਰੇਸ ਅੋਨ ਚੁਣੋ
ਟੂਲ ਬਾਰ ਤੋਂ ਰਿਫਲੈਕਟ ਅੋਬਜੇਕਟ ਅਬਾਉਟ ਲਾਈਨ ਟੂਲ ਚੁਣੋ
ਬਿੰਦੂ ਡ ਤੇ ਕਲਿਕ ਕਰੋ ਇਹ ਬਿੰਦੂ ਡ ਨੂੰ ਗੂੜਾ ਕਰਕੇ ਉਭਾਰੇਗਾ
ਪਰਪੈਂਡੀਕੁਲਰ ਬਾਇਸੈਕਟਰ ਲੰਬ ਦੋਭਾਜਕ ਤੇ ਕਲਿਕ ਕਰੋ
ਇਹ ਲੰਬ ਦੋਭਾਜਕ ਦੇ ਦੂਜੇ ਪਾਸੇ ਪ੍ਰਤਿਬਿੰਬਤ ਇਮੇਜ D ਨੂੰ ਦਰਸਾਏਗਾ
D ਬਿੰਦੂ D ਦੀ ਸ਼ੀਸ਼ੇ ਵਿਚਲੀ ਇਮੇਜ ਹੇ
ਬਿੰਦੂ D ਲਈ ਟਰੇਸ ਅੋਨ ਸੈਟ ਕਰੋ
ਮੂਵ ਟੂਲ ਦਾ ਇਸਤੇਮਾਲ ਕਰਕੇ ਤ੍ਰਿਕੋਣ ਦੇ ਨਾਲ ਬਿੰਦੂ D ਦੀ ਥਾਂ ਬਦਲੋ
ਟੂਲ ਬਾਰ ਵਿਚੋਂ ਮੂਵ ਟੂਲ ਦੇ ਨੀਚੇ ਪਹਿਲੇ ਅੋਪਸ਼ਨ ਤੇ ਕਲਿਕ ਕਰੋ
ਮਾਉਸ ਨਾਲ ਚਿੱਤਰਤੇ ਕਲਿਕ ਕਰੋ
ਮਾਉਸ ਨੂੰ ਡਰੇਗ ਕਰਦਿਆਂ ਤ੍ਰਿਕੋਣ ਨੂੰ ਟਰੇਸ ਕਰੋ
ਹੁਣ ਮਾਉਸ ਬਟਨ ਛੱਡ ਦਿਉ
ਤੁਸੀਂ ਕੀ ਵੇਖਦੇ ਹੈ ਇਥੇ ਲੰਬ ਦੋਭਾਜਕ ਰੇਖਾ ਸਮਮਿਤੀ ਹੈ
D ਅੋਬਜੇਕਟ ਹੈ ਅਤੇ D ਇਮੇਜ ਹੈ
ਆਉ ਰੇਖਾ ਕੋਲ ਇਕ ਅਰਧ ਗੋਲਾ ਪ੍ਰਤਿਬਿੰਬਤ ਕਰੀਏ
ਆਉ ਇਕ ਅਰਧ ਗੋਲਾ ਖਿੱਚੀਏ
ਸੈਮੀਸਰਕਲ ਥਰੂ ਟੂ ਪੋਆਇੰਟਜ਼ ਟੂਲ ਤੇ ਕਲਿਕ ਕਰੋ ਬਿੰਦੂ E ਅਤੇ ਫਿਰ F ਚਿੰਨ੍ਹਿਤ ਕਰੋ
ਸੈਗਮੈਂਟ ਬਿਟਵੀਨ ਟੂ ਪੋਆਇੰਟਜ਼ ਤੇ ਕਲਿਕ ਕਰੋ
ਬਿੰਦੂ G ਅਤੇ H ਨੂੰ ਚਿੰਨ੍ਹਿਤ ਕਰੋ ਇਕ ਰੇਖਾ ਖਿੱਚੀ ਗਈ ਹੈ
ਆਉ ਰੇਖਾ ਦੀ ਪੋ੍ਰਪਰਟੀ ਬਦਲੋ
ਰੇਖਾ ਤੇ ਸੱਜਾ ਕਲਿਕ ਕਰੋ ਔਬਜੇਕਟ ਪੋ੍ਰਪਰਟੀਜ਼ ਤੇ ਕਲਿਕ ਕਰੋ ਸਟਾਈਲ ਬਦਲਨ ਲਈ ਸਟਾਈਲ ਤੇ ਕਲਿਕ ਕਰੋ
ਟੂਲ ਬਾਰ ਤੇ ਰਿਫਲੈਕਟ ਔਬਜੇਕਟ ਅਬਾਉਟ ਲਾਈਨ ਟੂਲ ਚੁਣੋ
ਅਰਧ ਗੋਲਾ ਈਐਫ ਤੇ ਕਲਿਕ ਕਰੋ
ਰੇਖਾ ਘ ਤੇ ਕਲਿਕ ਕਰੋ
ਇਹ ਰੇਖਾ ਘ ਦੇ ਦੂਜੇ ਪਾਸੇ ਪ੍ਰਤਿਬਿੰਬਤ ਇਮੇਜ ਈਐਫ ਦਰਸਾਏਗਾਚਿੱਤਰ ਹੁਣ ਕਿਹੋ ਜਿਹਾ ਦਿੱਸਦਾ ਹੈ ਇਹ ਇਕ ਗੋਲਾ ਦਿੱਸਦਾ ਹੈ
ਆਉ ਇਸ ਫਾਈਲ ਨੂੰ ਸੇਵ ਕਰੀਏ
ਫਾਈਲ ਜੀਟੀਜੀਟੀ ਸੇਵ ਐਜ਼ਫਾਈਲਗਟਗਟ ਸੇਵ ਏਐਸ ਤੇ ਕਲਿਕ ਕਰੋ
ਮੈੰ ਫਾਈਲ ਦਾ ਨਾਮ line ਸਿਮੈਟਰੀ ਟਾਈਪ ਕਰਾਂਗੀ ਅਤੇ ਸੇਵ ਤੇ ਕਲਿਕ ਕਰਾਂਗੀ ਅੱਗੇ ਆਉ ਰੋਟੇਟ ਅੋਬਜੇਕਟ ਅਰਾਉਂਡ ਪੋਆਇੰਟ ਬਾਏ ਐਂਗਲ ਰੋਟੇਟ ਥੇ ਆਬਜੈਕਟ ਅਰਾਉਂਡ ਏ ਪੁਆਇੰਟ ਬਾਈ ਐਂਗਲ ਦੇ ਬਾਰੇ ਵਿਚ ਸਿੱਖਦੇ ਹਾਂ
ਪਰਿਕਰਮਣ ਦੀ ਪਰਿਭਾਸ਼ਾ ਪਰਿਕਰਮਣ ਇਕ ਰੂਪਾਂਤਰ ਹੈ ਜੋ ਚਿੱਤਰ ਨੂੰ ਇਕ ਕੋਣ ਤੋਂ ਨਿਸ਼ਚਿਤ ਕੇਂਦਰ ਦੇ ਆਸ ਪਾਸ ਘੁੰਮਾਉਂਦਾ ਹੈ
ਜੇ ਚਿੱਤਰ ਪਹਿਲਾਂ ਵਰਗਾ ਹੀ ਦਿੱਸਦਾ ਹੈ ਤਾਂ ਚਿੱਤਰ ਪਰਿਕਰਮਣ ਸਮਮਿਤੀ ਹੈ
ਤੁਸੀਂ ਚਿੱਤਰ ਨੂੰ ਕਿਸੀ ਵੀ ਡਿਗਰੀ ਮਾਪ ਵਿਚ ਘੁੰਮਾ ਸਕਦੇ ਹੋਪਰਿਕਰਮਣ ਘੜੀ ਦੀ ਦਿਸ਼ਾ ਖੱਬੇ ਤੋਂ ਸੱਜੇ ਵਿਚ ਜਾਂ ਘੜੀ ਦੀ ਉਲਟ ਦਿਸ਼ਾ ਵਿਚ ਵੀ ਹੋ ਸਕਦਾ ਹੈ
ਆਉ ਇਕ ਨਵੀਂ ਜਿਉਜੇਬਰਾ ਵਿੰਡੋ ਖੋਲ੍ਹੀਏ
ਫਾਈਲ ਨਿਊ ਫਾਈਲ ਜੀਟੀਜੀਟੀ New ਤੇ ਕਲਿਕ ਕਰੋ ਆਉ ਇਕ ਸਮਕੋਣ ਚਤੁਰਭੁਜ ਬਣਾਈਏ
ਟੂਲਬਾਰ ਵਿਚੋਂ ਰੈਗੁਲਰ ਪੋਲਗਿਨ ਰੈਗੂਲਰ Polygon ਟੂਲ ਤੇ ਕਲਿਕ ਕਰੋ
ਡਰਾਈਂਗ ਪੈਡ ਤੇ ਕਲਿਕ ਕਰੋ
ਬਿੰਦੂ A ਅਤੇ B ਨੂੰ ਚਿੰਨ੍ਹਿਤ ਕਰੋ
ਇਕ ਡਾਇਲੋਗ ਬੋਕਸ ਖੁਲ੍ਹਦਾ ਹੈ
ਅੋਕੇ ਤੇ ਕਲਿਕ ਕਰੋ
ਸਮਕੋਣ ਚਤੁਰਭੁਜ ਏਬੀਸੀਡੀ ਬਣ ਗਿਆ ਹੈ
ਰੋਟੇਟ ਆਬਜੈਕਟ ਅਰਾਉਂਡ a ਪੁਆਇੰਟ ਬਾਈ ਐਂਗਲ ਟੂਲ ਤੇ ਕਲਿਕ ਕਰੋ
ਸਮਕੋਣ ਚਤੁਰਭੁਜ ਏਬੀਸੀਡੀ ਤੇ ਕਲਿਕ ਕਰੋ
ਇਹ ਸਮਕੋਣ ਚਤੁਰਭੁਜ ਨੂੰ ਗੂੜਾ ਕਰਕੇ ਉਭਾਰੇਗਾ
ਹੁਣ ਕਿਸੇ ਇਕ ਸਿੱਖਰ ਤੇ ਕਲਿਕ ਕਰੋ
ਮੈਂ Aਤੇ ਕਲਿਕ ਕਰਾਂਗੀ
ਇਕ ਡਾਇਲੋਗ ਬੋਕਸ ਖੁਲ੍ਹਦਾ ਹੈ
ਕੋਣ ਖੇਤਰ ਵਿਚ 60 ਟਾਈਪ ਕਰੋ
ਪਹਿਲੀ ਡ੍ਰਾਪ ਡਾਉਨ ਲਿਸਟ ਵਿਚੋਂ ° ਚੁਣੋ
ਕਲੋਕ ਵਾਈਜ਼ ਅੋਪਸ਼ਨ ਚੁਣੋ ਅੋਕੇ ਤੇ ਕਲਿਕ ਕਰੋ
ਇਹ 60° ਦੇ ਕੋਣ ਨੂੰ ਚੁਣੇ ਗਏ ਬਿੰਦੂ ਤੇ ਸਮਕੋਣ ਚਤੁਰਭੁਜ ਨੂੰ ਕਲੋਕਵਾਈਜ਼ ਖੱਬੇ ਤੋਂ ਸੱਜੇ ਘੰਮਾਏਗਾ
ਪਰਿਕਰਮਣਿਕ ਇਮੇਜ ABC D ਬਣ ਗਈ ਹੈ
ਆਉ ਮੂਵ ਟੂਲ ਦਾ ਇਸਤੇਮਾਲ ਕਰਕੇ ਇਸ ਚਿੱਤਰ ਨੂੰ ਅੱਲਗ ਕਰੀਏ
ਅੱਗੇ ਆਉ ਡਾਇਲੇਟ ਜਾਂ ਐਨਲਾਰਜ ਔਬਜੇਕਟ ਫਰਾਮ ਪੋਆਇੰਟ ਬਾਏ ਫੈਕਟਰ ਦਿਲਾਤੇ ਓਰ ਐਨਲਾਰਜ ਆਬਜੈਕਟ ਫਰੋਮ ਪੁਆਇੰਟ ਬਾਈ ਫੈਕਟਰ ਕਰੀਏ ਵਿਸਤਾਰਨ ਵਿਸਤਾਰਨ ਜਾਂ ਵੱਧਣਾ ਇਕ ਰੂਪਾਂਤਰ ਹੈ
ਜਿਸ ਵਿਚ ਮਾਪ ਗੁਣਕ ਦਾ ਇਸਤੇਮਾਲ ਕਰਕੇ ਚਿੱਤਰ ਦਾ ਵਿਸਤਾਰ ਕੀਤਾ ਜਾਂਦਾ ਹੈ
ਆਉ ਪੋਲੀਗਨ ਟੂਲ ਦਾ ਇਸਤੇਮਾਲ ਕਰਕੇ ਤ੍ਰਿਕੋਣ ਬਣਾਈਏ
E F G ਅਤੇ ਤ੍ਰਿਕੋਣ ਨੂੰ ਪੂਰਾ ਕਰਨ ਲਈ ਫਿਰ ਤੋਂ E ਤੇ ਕਲਿਕ ਕਰੋ
ਨਿਊ ਪੋਆਇੰਟ ਟੂਲ ਤੇ ਕਲਿਕ ਕਰੋ ਅਤੇ ਬਿੰਦੂ H ਨੂੰ ਚਿੰਨ੍ਹਿਤ ਕਰੋ
ਦਿਲਾਤੇ ਆਬਜੈਕਟ ਫਰੋਮ ਪੁਆਇੰਟ ਬਾਈ ਫੈਕਟਰ ਟੂਲ ਤੇ ਕਲਿਕ ਕਰੋ
ਤ੍ਰਿਕੋਣ ਓਢਘ ਤੇ ਕਲਿਕ ਕਰੋ
ਇਹ ਤ੍ਰਿਕੋਣ ਨੂੰ ਗੂੜਾ ਕਰਕੇ ਉਭਾਰੇਗਾ
ਬਿੰਦੂ H ਤੇ ਕਲਿਕ ਕਰੋ
ਇਕ ਡਾਇਲੋਗ ਬੋਕਸ ਖੁੱਲ੍ਹਦਾ ਹੈ
ਨੰਬਰ ਖੇਤਰ ਵਿਚ ਵੈਲਯੂ 2 ਟਾਈਪ ਕਰੋ
ਔਕੇ ਤੇ ਕਲਿਕ ਕਰੋ
ਇਹ ਚਿੱਤਰ ਦਾ ਦੁਗਣਾ ਵਿਸਤਾਰ ਕਰੇਗਾ
ਸੈਗਮੈਂਟ ਬੇਟਵੀਨ ਤਵੋ ਪੁਆਇੰਟਸ ਤੇ ਕਲਿਕ ਕਰੋ heਈ ਬਿੰਦੂਆਂ ਨੂੰ ਜੋੜੋ

hgਜੀ ਬਿੰਦੂਆਂ ਨੂੰ ਜੋੜੋ

hfਫ਼ ਬਿੰਦੂਆਂ ਨੂੰ ਜੋੜੋ

ਇਥੇ ਤੁਸੀਂ ਵੇਖ ਸਕਦੇ ਹੋ ਕਿ H ਵਿਸਤਾਰਣ ਬਿੰਦੂ ਹੇ
ਗੁਣਕ ਦੀ ਵੈਲਯੂ ਟਾਈਪ ਕਰਕੇ ਤੁਸੀਂ ਚਿੱਤਰ ਦਾ ਵਿਸਤਾਰ ਜਿੰਨਾ ਚਾਹੋ ਕਰ ਸਕਦੇ ਹੋ
ਆਉ ਇਸ ਫਾਈਲ ਨੂੰ ਸੇਵ ਕਰੀਏ
ਫਾਈਲ ਜੀਟੀਜੀਟੀ ਸੇਵ ਐਜ਼ਫਾਈਲਗਟਗਟ ਸੇਵ ਏਐਸ ਤੇ ਕਲਿਕ ਕਰੋ
ਮੈੰ ਫਾਈਲ ਦਾ ਨਾਮ dilate ਟ੍ਰਾਇੰਗਲ ਟਾਈਪ ਕਰਾਂਗੀ

ਸੇਵ ਤੇ ਕਲਿਕ ਕਰੋ ਇਸ ਦੇ ਨਾਲ ਅਸੀਂ ਇਸ ਟਿਯੂਟੋਰਿਅਲ ਦੇ ਅੰਤ ਤੇ ਪਹੁੰਚ ਚੁਕੇ ਹਾਂ
ਸੰਖੇਪ ਵਿਚ ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ਰੇਖਾ ਦੇ ਪ੍ਰਤਿਬਿੰਬ ਬਾਰੇ ਇਕ ਚਿੱਤਰ ਦਾ ਇਕ ਬਿੰਦੂ ਤੇ ਪਰਿਕਰਮਣ ਮਾਨ ਗੁਣਕ ਦੁਆਰਾ ਚਿੱਤਰ ਦਾ ਵਿਸਤਾਰ ਕਰਨਾ ਅਸਾਈਨਮੈਂਟ ਵਿਚ ਮੈਂ ਚਾਹਾਂਗੀ ਕਿ ਤੁਸੀਂ ਇਕ ਪੰਜਭੁਜ ਬਣਾਉ
ਇਹ ਪੰਜਭੁਜ ਬਣਾਉਣ ਲਈ ਰੈਗੂਲਰ ਪੌਲੀਗਨ ਟੂਲ ਦਾ ਇਸਤੇਮਾਲ ਕਰੋਹਿੰਟ ਸਾਈਡਜ਼5 ਪੰਜਭੁਜ ਦੇ ਕਿਸੀ ਇਕ ਹਿੱਸੇ ਤੇ ਦੋਭਾਜਕ ਬਣਾਉ
ਪੰਜਭੁਜ ਦੇ ਅੰਦਰ ਇਕ ਬਿੰਦੂ ਬਣਾਉ
ਬਿੰਦੂ ਲਈ ਟਰੇਸ ਅੋਨ ਸੈਟ ਕਰੋ
ਲੰਬ ਦੋਭਾਜਕ ਦੇ ਨਜਦੀਕ ਬਿੰਦੂ ਦਾ ਪ੍ਰਤਿਬਿੰਬ ਪਤਾ ਕਰੋ
ਇਮੇਜ ਬਿੰਦੂ ਲਈ ਟਰੇਸ ਅੋਨ ਸੈਟ ਕਰੋ
ਪੰਜਭੁਜ ਦਾ ਅਨੁਰੇਖਣ ਕਰੋ ਇਹ ਵੇਖਣ ਲਈ ਕਿ ਤੁਸੀਂ ਸਹੀ ਰੇਖਾ ਸਮਮਿਤੀ ਦੀ ਚੋਣ ਕੀਤਾ ਹੈ
ਬਿੰਦੂ ਤੇ 135° ਤੇ ਮੂਲ ਪੰਜਭੁਜ ਨੂੰ ਕਾਂਉਟਰ ਕਲੋਕਵਾਈਜ਼ ਸੱਜੇ ਤੋਂ ਖੱਬੇ ਘੁੰਮਾਉ
3 ਗੁਣਕ ਨਾਲ ਬਿੰਦੂ ਤੇ ਪੰਜਭੁਜ ਦਾ ਵਿਸਤਾਰ ਕਰੋ
ਅਸਾਈਨਮੈਂਟ ਇਸ ਤਰ੍ਹਾਂ ਦਿੱਸਣਾ ਚਾਹੀਦਾ ਹੈ
ਇਸ ਯੂਆਰਐਲ ਤੇ ਉਪਲੱਭਦ ਵੀਡੀਉ ਵੇਖੋ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
ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ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
ਜਿਆਦਾ ਜਾਣਕਾਰੀ ਲਈ ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਰਜੀ ਕੰਟੈਕਟ spoken tutorialਓਰਗ ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਇਕ ਹਿੱਸਾ ਹੈ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
ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ਤੇ ਉਪਲੱਭਦ ਹੋ
ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ
ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ